ਸਾਹਮਣੇ ਇੱਕ ਢਾਬਾ ਏ ਤੇ ਨਾਲੇ ਸਾਹਮਣੇ ਕੁਝ ਬੋਰਡ ਲੱਗੇ ਨੇ ਤੇ ਨਾਲੇ ਸਾਹਮਣੇ ਕੁਝ--

ਸਾਹਮਣੇ ਇੱਕ ਬਿਲਡਿੰਗ ਹ ਤੇ ਨਾਲੇ ਸਾਹਮਣੇ ਇੱਕ ਗੇਟ ਲੱਗਿਆ ਹੈ।

ਤੇ ਨਾਲੇ ਸਾਹਮਣੇ ਬੋਹੁਤ ਸਾਰੀ ਗੱਡੀਆਂ ਨੇਂ ਆਸੇ ਪਾੱਸੇ ਚਾਰਦੀਵਾਰੀ ਕੀਤੀ ਗਈ ਹੈ।

ਗੇ ਨੇਂ ਨਾਲੇ ਸਾਹਮਣੇ ਇੱਕ ਮੈਦਾਨ ਹੈ ਤੇ ਨਾਲੇ ਮੈਦਾਨ ਦੇ ਵਿੱਚ ਬਹੁਤ ਸਾਰੇ ਲੋਕੀ ਨੇਂ।

ਤੇ ਨਾਲੇ ਸਾਹਮਣੇ ਕੁਛ ਖੰਭੇ ਲੱਗੇ ਨੇ ਨਾਲੇ ਇੱਕ--

ਸਾਹਮਣੇ ਕੁੱਛ ਬੋਰਡ ਲੱਗੇ ਨੇ ਨਾਲੇ ਸਾਹਮਣੇ ਕੁੱਛ ਗੱਡੀਆਂ ਨੇ।

ਤੇ ਨਾਲੇ ਦੁਕਾਨ ਦੇ ਵਿੱਚ ਕੁਝ ਸਮਾਨ ਰੱਖਿਆ ਏ।

ਤੇ ਨਾਲੇ ਸਾਹਮਣੇ ਕੁਝ ਡੱਬੇ ਰੱਖੇ ਨੇ ਤੇ ਨਾਲੇ ਸਾਹਮਣੇ ਕੁਝ ਟੀ_ਵੀ ਲੱਗੇ ਨੇ ਤੇ ਨਾਲੇ --

ਟੀ_ਵੀ ਤੇ ਨਾਲੇ ਸਾਹਮਣੇ ਕੁਝ ਕੱਚ ਦੇ ਦਰਵਾਜੇ--

ਕੁਝ ਕੁਰਸੀਆਂ ਤੇ ਨਾਲੇ ਕੁਝ ਬੈਂਚ ਲੱਗੇ ਨੇ ਸਾਹਮਣੇ।

ਲੱਗੇ ਨੇ ਬੈਂਕ ਦੇ ਵਿੱਚ ਕੁਝ ਬੰਦੇ ਖੜੋਤੇ ਨੇ--

ਕੁਝ ਸਜਾਵਟ ਕੀਤੀ ਗਈ ਹੈ ਨਾਲੇ ਸਾਹਮਣੇ ਇੱਕ ਬੈਂਚ ਰੱਖਿਆ ਏ।

ਨਾਲੇ ਆਸੇ ਪਾਸੇ ਕੁਛ ਲਾਈਟਾਂ ਦੇ ਖੰਬੇ--

ਤੇ ਨਾਲੇ ਇਹਨਾਂ ਵਿੱਚੋਂ ਇੱਕ ਬੰਦੇ ਨੇ ਚਸ਼ਮਾ ਪਾਇਆ ਹੈ ਤੇ ਨਾਲੇ --